ਇਸ ਪਿਕਚਰ ਵਿੱਚ ਜਿਹੜਾ ਵਿਊ ਨਜਰ ਆਉਣ ਦਿਆ ਹੈ ਤੁਸੀਂ ਦੇਖ ਸਕਦੇ ਹੋ ਇੱਕ ਮੈਰਿਜ ਪਾਰਟੀ ਦਾ ਵਿਊ ਹੈਗਾ ਆ ਦੇਖ ਸਕਦੇ ਆ ਜਿਹੜਾ ਦੁਲਹਾ ਹੈਗਾ ਆ ਲਾਹੜਾ ਆ --

ਏਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆਣਦਿਐ ਤੁਹੀ ਦੇਖ ਸਕਦੇ ਆਂ ਇੱਕ ਬੁੱਕ ਸ਼ੌਪ ਦਾ ਵਿਊ ਨਜ਼ਰ ਆਣਦਿਐ।

ਇਸ ਪਿਚਰ ਵਿੱਚ ਜਿਹੜਾ ਵਿਊ ਨਜ਼ਰ ਆਉਣ ਦਿਆ ਤੁਸੀਂ ਦੇਖ ਸਕਦੇ ਹੈ ਇੱਕ ਪਲੇਗਰਾਊਂਡ ਦਾ ਵਿਊ ਨਜ਼ਰ ਆ ਰਿਹਾ ਆ।

ਇਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆਉਂਣ ਦਿਆ ਤੁਸੀਂ ਦੇਖ ਸਕਦੇ ਇੱਕ ਹੱਟ ਦਾ ਵਿਊ ਨਜ਼ਰ ਆਉਂਦੇ ਆ ਹਨਾ।

ਦੇਖ ਸਕਦੇ ਆ ਹੱਟ ਬਹੁਤ ਹੀ ਸੋਹਣੀ ਬਣਾਈ ਹੋਈ ਆ ਤੇ ਇਹਦੀ ਜਿਹੜੀ ਡੈਕੋਰੇਸ਼ਨ ਆ ਬਹੁਤ ਹੀ ਵਧੀਆ ਹੈਗੀ ਆ।

ਆਸੇ ਪਾਸੇ ਘਰ ਹੈਗੇ ਆ ਤੇ ਇੱਥੇ ਦੀ ਜਿਹੜੀ ਸੜਕ ਹੈ ਬਹੁਤ ਵਧੀਆ ਇੰਟਰ ਲੋਕ ਨਾਲ ਬਣਾਈਆਂ ਹੋਈਆਂ ਆ।

ਮਾਹੌਲ ਬੜਾ ਵਧੀਆ ਹੈ ਜਿਹੜਾ ਵਾਤਾਵਰਣ ਵੀ ਸਾਫ਼ ਸੁਥਰਾ ਹੈਗਾ ਏ ਆ ਸੁਫ਼ਾਈ ਵੀ ਹੈਗੀ ਆ।

ਤੇ ਤੁਹੀ ਇਸ ਸ਼ੋਪ ਤੋਂ ਲੈ ਸਕਦੇ ਆ ਜਿਵੇਂ ਕਿ ਫੈਨ ਵਗੈਰਾ ਲੈ ਸਕਦੇ ਆ ਲਾਈਟਾਂ ਲੈ ਸਕਦੇ ਆ ਗੀਜ਼ਰ ਲੈ ਸਕਦੇ ਆਂ।

ਸੇਲ ਲੱਗੀ ਹੋਈ ਆ ਇੱਥੇ ਤੁਸੀਂ ਵਿਜ਼ਿਟ ਕਰੋ ਤੇ ਆਪਣੇ ਚੋਆਇਸ ਦਾ ਸਮਾਨ ਲਏ ਸਕਦੇ ਆਂ।

ਇੱਥੇ ਰਸ ਵੀ ਹੈਗਾ ਆ ਬਾਕੀ ਦੇਖ ਸਕਦੇ ਆਂ ਇੱਕ ਸਾਈਡ ਤੇ ਐਕਟੀਵਾ ਵੀ ਖੜੀ ਹੋਈ ਨਜ਼ਰ ਆਂਦੀ ਐ।

ਲੈਂਟਰ ਪੈ ਰਿਹਾ ਹੈ ਦੇਖ ਸਕਦੇ ਹਾਂ ਵਈ ਤਾਰਾਂ ਦੇ ਜਾਲ ਲਗਾਏ ਹੋਇਆ ਲੈਂਟਰ ਪੈਂਦਾ ਪਿਆ ਜੇਹੜੇ ਵਰਕਰ ਆ ਵਰਕਰ ਕੰਮ ਕਰਦੇ ਪਏ ਆ ਤੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਪਏ ਆ।

ਏਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆਣਦਿਐ ਤੁਸੀ ਦੇਖ ਸਕਦੇ ਆਂ ਇੱਕ ਕਲਾਸ ਦਾ ਵਿਊ ਨਜ਼ਰ ਆਣਦਿਐ।

ਤੇ ਬਹੁਤ ਹੀ ਸੋਹਣਾ ਵਿਊ ਹੈਗਾ। ਪਾਣੀ ਦਾ ਝਰਨਾ ਵੱਗ ਰਿਹਾ ਦੇਖ ਸਕਦੇ ਇੱਥੇ।

ਕੁਝ ਵਿਅਕਤੀ ਹੈਗੇਆ ਚਾਰ ਵਿਅਕਤੀ ਹੈਗੇਆ ਜੋਕਿ ਇੱਥੇ ਇੰਜੋਏ ਕਰਦੇ ਹੋਏ ਨਜ਼ਰ ਆਂਨ ਦੇ ਆ।

ਇਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆਉਣ ਦਿਆ ਤੁਸੀਂ ਦੇਖ ਸਕਦੇ ਹੋ ਇੱਕ ਪੈਲਸ ਦਾ ਵਿਊ ਨਜ਼ਰ ਆਉਣ ਦਿਆ ਤੇ ਪੈਲਸ ਦੀ ਜਿਹੜੀ ਡੈਕੋਰੇਸ਼ਨ ਆ ਬਹੁਤ ਹੀ ਸੋਹਣੀ ਕੀਤੀ ਹੋਈ ਆ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਆ।

ਤੇ ਬਹੁਤ ਵਧੀਆ ਇੱਥੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਾਂ ਤੇ ਇੱਕ ਬਾਰ ਦਾ ਵਿਊ ਹੈਗਾ ਆ ਦੇਖ ਸਕਦੇ ਹਾਂ।

ਕਿ ਜਿਹੜੇ ਹੋਰ ਵੀ ਲੋਕੀ ਹੈਗੇ ਇਥੇ ਇੰਜੋਏ ਕਰਦੇ ਪਏ ਆ। ਲਾਈਟਿੰਗ ਬਹੁਤ ਵਧੀਆ ਹੈਗੀ ਡੀ_ਜੇ ਸਾਊਂਡ ਦੀ ਕੁਆਲਿਟੀ ਬਹੁਤ ਵਧੀਆ ਹੈ। ਤੁਸੀਂ ਵਿਜਿਟ ਕਰ ਸਕਦੇ ਹੋ ਤੇ ਇੰਜੋਏ ਕਰ ਸਕਦੇ ਆ।

ਇਸ ਪਿਕਚਰ ਵਿੱਚ ਤੁਹੀ ਦੇਖ ਸਕਦੇ ਆ ਜਿਹੜਾ ਵਿਊ ਨਜ਼ਰ ਆਉਣ ਦਿਆ ਇੱਕ ਘਰ ਦਾ ਵਿਊ ਹੈਗਾ ਘਰ ਦੇ ਵਿੱਚ ਪਾਰਕ ਦਾ ਵਿਊ ਨਜ਼ਰ ਆਉਂਦਿਆ ਤੇ ਦੇਖ ਸਕਦੇ ਆਂ ਜਿਹੜਾ ਬੱਚਾ ਏ ਆ --